ਇਹਦਾ ਈ ਕੰਮ ਚਲਦੇ ਕੀ ਕਰੇ ਬੰਦਾ ਹਰ ਕੋਈ ਦਵਾਈ ਖਾ ਕੇ ਕੰਮ ਕਰਨ ਦਿਆ ਹਰ ਕੋਈ ਦਵਾਈ ਖਾਂਦਾ। ਹਰ ਇੱਕ ਚੀਜ਼ ਤਾ ਖਾਧਾ ਨਾ ਤਿਆਰ ਹੋਣ ਦੀ ਆ ਦਵਾਈਆਂ ਨਾ।

ਅੱਗੇ ਲੋਕੀ ਦੇਸੀ ਰੂੜੀਆਂ ਪਾਉਂਦੇ ਹੀ

ਹੁਣ ਦਵਾਈ ਪੈ ਜਾਂਦੀਆਂ ਸਪਰੇਆਂ ਸੁਪਰੇਆ ਦਵਾਈਆਂ ਵੀ ਓਹੋ ਸਬਜ਼ੀਆਂ ਵੀ ਓਹੋ ਜਿਹੀਆਂ ਆਉਂਦੀਆਂ ਨਾ ਤਾ ਕਰਕੇ ਕੌਣ ਮੈ ਅੰਗਰੇਜ਼ੀ ਦੇ ਪੈ ਰੂੜੀਆਂ ਪਾਉਣ ਹੋਰ ਵਧੀਆ। ਤੁਸੀ ਸੁਣਾਓ ਕੀ ਕਰਨ ਦੇ

ਆਹੋ ਬਹਿਣਾ ਈਆ ਤੇ ਕੀ ਕਰਨਾ ਵੇਹਲਿਆਂ ਹੋਰ ਕਹਿ।

ਆਹੋ ਆਹੋ ਟਾਇਮ ਪਾਸ ਈ ਕੇ।

ਹੋਰ ਸੁਣਾਓ ਕਰ ਲਿਆ ਅੰਨ ਪਾਣੀ ਦਾ ਪ੍ਰੋਗਰਾਮ ਨਹੀਂ ਹਜੇ ਕਰਨਾ ਵਾ ਖਾਣਾ ਪਾਣੀ ਦਾ ਪ੍ਰੋਗਰਾਮ ਅਜੇ ਧਰਨਾ ਪਕਾਉਣਾ ਅਜੇ। ਕੋਈ ਨਹੀਂ ਬਥੇਰਾ ਦਿਨ ਵਾ ਖਾਣਾ ਪਾਣੀ ਦਾ। ਬੜਾ ਟਾਇਮ ਹਜੇ ਰੋਟੀ ਤਾ ਲੈਟ ਈ ਖਾਂਦੇ ਆ ਰੋਟੀ ਕਿਹੜਾ ਟਾਇਮ ਨਾਲ ਖਾਂਦੇ।

ਹਾਂ ਪੰਜ ਵੱਜ ਗਏ ਹੋਣੇ ਆ।

ਹਲੇ ਨਹੀਂ ਹੋਇਆ। ਆਹੋ ਚਲੋ ਕੋਈ ਨਹੀਂ ਅਜੇ ਬਥੇਰਾ ਦਿਨ ਵਾ ਸੱਤ ਅੱਠ ਵਜੇ ਰੋਟੀ ਲੋਕੀ ਖਾਂਦੇ ਸਾਰੇ ਹਮ ਹਮ ਸੱਤ ਅੱਠ ਵਜੇ ਆਹੋ ਲੈਟ ਈ ਖਾਂਦੇ।

ਜਾ ਨਹਾਉਣਾ ਈ ਅਜੇ ਸਗੋਂ।

ਆਹੋ ਮੈ ਕਿਹਾ ਨਹਾਉਣੀ ਆ ਫਿਰ ਈ ਕਰਨੀ ਘਰ ਸਿਰ ਚ ਭੀੜ ਨਹੀਂ ਹਟਦੀ ਮੇਰੇ ਤੇ ਆਪ ਓਦਣ ਦੀ ਹੁਣ ਤੇ ਤੈਨੂੰ ਤਾ ਮੈ ਕਹਿਣ ਦੀ ਨੌਸ਼ਹਿਰੇ ਚੰਗੇ ਭਲੇ ਤਿਆਰ ਹੋਏ ਤੇ ਪ੍ਰੋਹਣੇ ਆ ਗਏ ਈ ਓ ਘਰ। ਹਾਂ ਅਹ ਹਾਂ ਚਲ ਕੋਈ ਨਹੀਂ ਕਲ ਚਲ ਜਾ ਗੇ ਹੁਣ ਪ੍ਰੋਹਣੇ ਵੀ ਤਾ ਆਉਣੇ ਹੀ ਜਿਹੜੇ ਤੁਰੇ ਆ। ਆਹੋ ਨਹੀਂ ਨਹੀਂ ਕੋਈ ਨਹੀਂ ਕਲ ਨੂੰ ਚਲ ਜਾ ਗੇ ਹੁਣ ਓਵੀ ਚੇਚਾ ਆਏ ਨੇ। ਮੈ ਕਿਹਾ ਚਲ ਚਾਹ ਚੁਹ ਪੀਓ ਫਿਰ ਰਾਤ ਰਹਿ ਪੈਣਗੇ ਤੇ ਫਿਰ ਸਬਜ਼ੀ ਸੁਬਜੀ ਮੰਗਾ ਲੈਣੇ ਹਾਂ ਠੀਕ ਆ ਠੀਕ ਆ ਤੁਸੀ ਸੁਣਾਓ? ਹਾਂ ਵਧੀਆ ਬੱਬਲ ਹੋਣੀ ਠੀਕ ਠਾਕ ਤੁਹਾਡੇ ਲਾਗੇ ਮੈ ਕਿਹਾ ਬੱਬਲ ਹੋਣੀ ਠੀਕ ਆ। ਵੋਹਟੀ ਠੀਕ ਆ ਤੁਹਾਡੀ ਮੈ ਕਿਹਾ ਵੋਹਟੀ ਠੀਕ ਠਾਕ ਆ। ਹਾਂਜੀ ਠੀਕ ਆ ਠੀਕ ਆ ਤੁਸੀ ਸੁਣਾਓ ਹਾਂ ਵਧੀਆ ਕੇ ਚਲੋ ਵਧੀਆ ਚਾਹੀਦਾ ਟਾਇਮ ਪਾਸ ਵਧੀਆ ਈ ਲੰਗਣਾ ਚਾਹੀਦਾ ਵਾ ਦੀਦੀ ਤੂੰ ਪਿੰਡ ਪੁੰਡ ਵਾਵਾ ਚਿਰ ਦੀ ਗਈ ਆ ਹੇਨਾ ਕਦੀ ਮੈ ਵੇਖਿਆ ਨਹੀਂ ਜਾਂਦੀ ਨੂੰ ਤੈਨੂੰ ਪਿੰਡ ਕਿੰਨਾ ਈ ਚਿਰ ਹੋਗਿਆ ਗਈ ਨੂੰ ਗਈ ਨੂੰ। ਓਦੋ ਗਈ ਹੀ ਮਾੜਾ ਜਿਹਾ ਜਦੋ ਤੇਰਾ ਭਾਜੀ ਗਵਾਚਾ ਨਹੀਂ ਹੀ

ਓਦੋ ਗਈ ਹਾ ਵੇਖਣ ਅਸੀ ਵੇਖਣ ਹੀ ਗਏ ਹਾਂ ਮੈ ਤੇ ਤਾਜਾ ਗਏ ਹਾ ਹਾਡਾ। ਤੇ ਤੁਰੇ ਤੁਰੇ ਜਾਂਦੇ ਓਸੇ ਵੇਲੇ ਵੇਖ ਕੇ ਤੇ ਓਸੇ ਵੇਲੇ ਪਾਣੀ ਪੀ ਕੇ ਤੇ ਓਸੇ ਵੇਲੇ ਆ ਗਏ ਹਾਂ ਆਪਾ ਖਲੋਤੇ ਨਹੀਂ ਚਾਹ ਵੀ ਨਹੀਂ ਹੀ ਪੀ ਕੇ ਆਏ।

ਭਰਾ ਮੇਰਾ ਘਰ ਹੈਨੀ ਹੀ ਹਮ ਹਮ ਹਮ ਬੰਦਾ ਮੇਰੀ ਮੇਰੀ ਮੇਰੀ ਕਰਦਾ ਵੇਖਲਾ ਸਾਰਾ ਕੁਝ ਛੱਡ ਜਾਂਦਾ। ਮੇਰੇ ਤੇ ਤੇਰੇ ਨਾਲੋਂ ਵੀ ਰਾਣੀ ਲਾਗੇ ਆ ਤੇਰੇ ਸਗੋਂ ਦੂਰ ਆ ਮੇਰੇ ਸਗੋਂ ਲਾਗੇ ਆ ਹਾਅ ਕਲੇਰਾ ਵਾਲੇ ਪੁੱਲ ਤੇ ਵੱਡੇ ਕਲੇਰੀ। ਤੇ ਤਾ ਵੀ ਨਹੀਂ ਜਾਇਆ ਜਾਂਦਾ।

ਇਹਦਾ ਈ ਆ ਅੜੀਏ ਐਵੇ ਆਪਣਾ ਸਰੀਰ ਈ ਨਹੀਂ ਠੀਕ ਤੇ ਕਿਤੇ ਜਾਣ ਨੂੰ ਜੀਅ ਨਹੀਂ ਕਰਦਾ ਜਿਥੇ ਮਰਜੀ ਤੇ ਮੇਰੇ ਭੀੜ ਹੋਣ ਦਏ ਪੈਂਦੀ ਮੁੜਕੇ। ਕਲ ਚਰਚ ਗਈ ਹਾਂ ਤੇ ਚਰਚੋ ਤੁਰ ਕੇ ਕਿਤੇ ਇੱਥੇ ਮਹਾ ਘਰ ਆਈ ਮੇਰੇ ਕੋ ਬਸ ਤੇ ਨਹੀਂ ਹੀ ਚੜਿਆ ਜਾਂਦਾ ਹੀ ਕਲ ਆ ਲੱਤਾਂ ਭੀੜ ਕਰਦੀਆਂ ਈ ਮੇਰੀਆਂ ਇੱਥੋਂ ਰਕਸ਼ੇ ਤੇ ਬਹਿ ਕੇ ਆਈ ਹਾਂ ਨੌਸ਼ੇਰਿਓ ਫਿਰ ਮੈ ਤੇ ਘਰ ਤਕ ਮਹਾ ਤੁਰ ਕੇ ਗਈ ਹਾਂ ਮੈ

ਕੁੜੀਆਂ ਵਿਚਾਰੀਆਂ ਤੋਂ ਗਈਆ ਨੂੰ ਸਾਲ ਸਾਲ ਹੋ ਗਿਆ ਮੈਨੂੰ ਸਾਲ ਹੋਗਿਆ ਮੈਨੂੰ ਓਦੇ ਦਿਓਰ ਦਾ ਵਿਆਹ ਹੀ ਤੇ ਫਿਰ ਗਈ। ਮੈ ਓਦਣ ਗਈ ਹੀ ਪਿੰਡ ਮੈ ਵੀ ਤੇ ਘੜੀ ਦੀ ਘੜੀ ਸਾ ਦਿਨ ਇੱਕ ਰਾਤ ਰਹਿ ਕੇ ਆਈ ਹਾਂ। ਘਰਾ ਦੀਆ ਮਜ਼ਬੂਰੀਆਂ ਈ ਬੜੀਆਂ ਨੇ ਮੈ ਕਿਹਾ ਮੇਰਾ ਵੀ ਭਤੀਆ ਆਇਆ ਹੀ ਲੈਣ ਤੇ ਰਹਿ ਕੇ ਆ ਗਈ ਆ ਤੇ ਮੁੜਕੇ ਅਗਲੇ ਦਿਨ ਇਹ ਚਲਗਿਆ ਲੈਣ ਹਾਡਾ ਵੀ ਰੋਟੀ ਰੂਟੀ ਦਾ ਫਿਰ ਸਰਦਾ ਨਹੀਂ ਤਾਂ ਕਰਕੇ ਨਹੀਂ ਸਰਦਾ ਨਹੀਂ ਸਰਦਾ ਭੈਣੇ ਨਿਆਣੇ ਕਿੱਥੇ ਛੱਡ ਕੇ ਜਾਣਾ ਹੁੰਦਾ ਵਾ। ਆਹੋ ਨਿਆਣੇ ਨਾਲੇ ਫਿਰ ਡੈਡੀ ਤੁਹਾਨੂੰ ਪਤਾ ਈਆ ਡੈਡੀ ਛੱਡ ਕੇ ਫਿਰ ਕਿਥੇ ਜਾਣਾ ਹੁੰਦਾ ਡੈਡੀ ਨੂੰ ਫਿਰ ਰੋਟੀ ਪਾਣੀ

ਚਲ ਕੋਈ ਗੱਲ ਨਹੀਂ ਏਦਾਂ ਈ ਟਾਇਮ ਪਾਸ ਹੋਈ ਜਾਂਦਾ ਰੋਜ਼ ਦੇ ਰੋਜ਼ ਕੀ ਕਰਨਾ ਭੈਣ ਮੇਰੀ ਵੀ ਵਿਚਾਰੀ ਮੰਜੀ ਤੇ ਪਈ ਓ ਤੇ ਉਹ ਵਿਚਾਰੀ ਇਹਨਾਂ ਫੋਨ ਕਰਦੀ ਨਾ ਪੀ ਮੈਨੂੰ ਮਿਲ ਕੇ ਜਾ ਮੈਨੂੰ ਮਿਲਕੇ ਜਾ ਇਸੇ ਲਈ ਮੈ ਕੇਹਨ ਦੀ ਆ ਮੈ ਭੈਣ ਮੇਰੀ ਮੇਰੇ ਤੋਂ ਵੱਡੀ ਜਿਹੜੀ ਆ। ਹੋ ਆਉਣਾ ਹੀ ਪਤਾ ਲੈ ਆਉਣਾ ਹੀ ਹੁਣ ਤੇ ਮੁੰਡਾ ਆਇਆ ਵਾ।

ਕਿਹੇ ਦਿਨ ਚਲ ਅੜਿਆ ਚਲੀਏ ਪਤਾ ਲੈ ਆਈਏ ਕੁੜੀਆਂ ਕੋ ਤੇ ਮੈ ਬਾਅਦ ਚ ਵੀ ਚਲਜੂ ਬੱਸੇ ਵੀ ਚਲਜੂ ਤੇ ਕੋਈ ਨਹੀਂ ਆਹੋ ਨਹੀਂ ਨਹੀਂ ਮੁੰਡੇ ਨੂੰ ਲੈ ਕੇ ਨਾਲ ਹੋ ਆਈ ਕਿਹੇ ਦਿਨ

ਕਹਿਣ ਦੀ ਫਿਰ ਮੈ ਕੰਮ ਤੇ ਜਾਣਾ ਮੈਨੂੰ ਕੰਮ ਤੇ ਜਾ ਲੈਣ ਦੇ ਦੋ ਦਿਨ ਤੇ ਫਿਰ ਜਾਵਾਗੇ।

ਚਲ ਹੋ ਆਉਣੇ ਸਾ ਦਿਨ ਹੋ ਆਇਆ ਤੁਹੀਂ ਕਿਹੜਾ ਰਾਤ ਰਹਿਣਾ ਫਿਰ ਤੇ ਮੈ ਰਾਤ ਈ ਰਹੂਗੀ ਦੋ ਸਾਲ ਹੋ ਗਏ ਗਈ ਨੂੰ ਮੈਨੂੰ ਕਿਤੇ ਉਹਦੇ ਕੋਲ ਮੈ ਕਦੀ ਗਈ ਨਹੀਂ ਆ।

ਆ ਸੋਹਲਾ ਵਾਲੀ ਸਗੋਂ ਵਿਚਾਰੀ ਆਪੇ ਹੋ ਹਾ ਗਈ ਆ ਦੋ ਦਿਨ ਰਹਿ ਗਈ ਉਹ ਤੇ ਉਹਦੇ ਤੋਂ ਵੀ ਨਹੀਂ ਮੈ ਜਾਂਦੀ ਜਾਂਦੀ ਤੇ ਸਿੱਧਾ ਇੱਥੋਂ ਜਾਣਾ ਚੜਨਾ ਤੇ ਸਿੱਧਾ ਚਰਚ, ਚਰਚੋ ਚਰਣਾ ਤੇ ਆਪਣੇ ਸਿੱਧਾ ਨੌਸ਼ਹਿਰੇ

ਉਹ ਜਿਹੜੀ ਓਦੋ ਆਈ ਹੀ

ਜਿਹੜੀ ਓਦੋ ਆਈ ਉਹ ਸੋਹਲਾ ਵਾਲੀ ਜਿਹੜੀ ਓਦੋ ਤੁਹਾਡੇ ਨਾਲ ਜਿਹੜੀ ਓਦਣ ਆਈ ਹੀ ਓਹੀ ਕੇ

ਹੋਰ ਭੈਣਜੀ ਆਖਣ ਦੀ ਹੀ ਠੀਕ ਨਹੀਂ ਭੈਣ ਤੇਰੀ

ਚਲ ਤੂੰ ਏਦਾਂ ਕਰ ਮੁੰਡਾ ਤੇ ਤੇਰਾ ਆਇਆ ਈਆ ਤੇ ਕਿਹੇ ਦਿਨ ਹੋ ਆਇਓ ਮਾਂ ਪੁੱਤ ਜਾ ਕੇ ਹਾਂ ਤੇ ਹੁਣ ਪਤਾ ਲੈ ਆਇਓ ਜਾ ਕੇ ਤੇ ਆਹੋ ਪਤਾ ਵੀ ਜਰੂਰੀ ਆ

ਚੰਗਾ ਚੰਗਾ ਓਕੇ ਹੋਰ ਸੁਣਾਓ ਠੀਕ ਠਾਕ? ਹਾਂਜੀ ਹਾਂਜੀ ਵਧੀਆ ਤੁਸੀ ਆਪਣੀ ਸੁਣਾਓ?

ਅੰਬਰਸਰੀਆਂ ਦੀ ਸੁਣਾਓ? ਹਾਂਜੀ ਅੰਬਰਸਰੀਏ ਵੀ ਠੀਕ ਆ ਅੜੀਏ ਜਿਉਂ ਦੀ ਮੇਰੀ ਭੈਣ ਦੀ death ਹੋ ਗਈ ਮੁੜਕੇ ਮੇਰੇ ਕੋਲ ਜਾਇਆ ਹੀ ਨਹੀਂ ਗਿਆ। ਚੱਲ ਕੋਈ ਨਹੀਂ ਕੋਈ ਨਹੀਂ .

ਹੋ ਆਣਾ ਸੀ ਅੜੀਏ ਘੜੀ ਦੀ ਘੜੀ। ਨਹੀਂ ਜਾਇਆ ਹੀ ਨਹੀਂ ਗਿਆ ਦਿਲ ਹੀ ਨਹੀਂ ਕਰਦਾ ਜਾਣ ਨੂੰ ਤੇ ਕੀ ਕਰਾਂ? ਨਹੀਂ ਅੜੀਏ ਚੰਗਾ . ਅੱਗੇ ਤੇ ਆਪਾਂ ਝੱਟ ਹੀ ਚਲ ਜਾਂਦੇ ਰਹੇ ਝੱਟ ਹੀ ਚਲ ਜਾਣਾ ਤਾਡੇ ਸਾਹਮਣੇ ਹੈਨਾ, ਮਹਾ ਦੱਸ ਪੰਦਰਾਂ ਦਿਨ ਪੈਣੇ ਤੇ ਮੈਂ ਦੌੜ ਜਾਣਾ ਦੱਸ ਪੰਦਰਾਂ ਦਿਨ ਪੈਣੇ ਤੇ ਦੌੜ ਜਾਣਾ ਤੇ ਹੁਣ ਤੇ ਭੈਣੇ ਕਿੰਨਾ ਚਿਰ ਹੀ ਹੋਗਿਆ ਸਾਲ ਹੀ ਹੋ ਚੱਲਿਆ। ਆਹ ਛੇਵੇਂ ਮਹੀਨੇ ਮੈਨੂੰ ਸਾਲ ਹੋ ਜਾਣਾ ਈ ਹੋਰ ਅਗਲੇ ਮਹੀਨੇ ਸਾਲ ਲਾਲਾ।

ਗਈ ਹੈਗੀ ਹਫਤਾ ਰਹਿ ਕ ਆਈ ਠੀਕ ਨਹੀਂ ਸੀ ਜਿਦਣ ਜਿਆਦਾ ਹਾਂਜੀ ਹਾਂਜੀ, ਓਦਣ ਮੈਂ ਗਈ ਹਾਂ ਤੇ ਰਾਤ ਇੱਕ ਰਹਿ ਕ ਆਈ ਆ। ਚਲ ਕੋਈ ਨੀ ਤਰਾਂ ਵੀ ਅੜੀਏ ਮੈਂ ਵੀ ਭੇਜਿਆ ਸੀ ਤੇ ਉਹ ਓਦੋ ਦਾ ਮੇਰੇ ਪੇਕੇ ਤੇ ਮੇਰੇ ਕੋਲੋਂ ਜਾਇਆ ਹੀ ਨਹੀਂ ਗਿਆ। ਤੇ ਜਾਣਾ ਚਾਹੀਦਾ ਨਾ ਵੈਸੇ ਤੈਨੂੰ ਤੇ ਜਰੂਰੀ ਜਾਣਾ ਚਾਹੀਦਾ ਸੀ। ਫੁੱਫੜ ਬਿੱਟੂ ਏਦਾਂ ਹੋ ਗਿਆ ਸੀਗਾ ਤੇ ਅਸੀਂ ਓਥੇ ਚਲ ਗਏ ਤੇ ਮੈਂ ਸਗੋਂ ਸਗਨ ਸੁਗਨ ਵੀ ਨਹੀਂ ਲੈ ਕੇ ਆਈ ਤੇ ਉਹ ਅਸੀਂ ਮੋੜਵੀਂ ਮਕਾਨ ਸਗੋਂ ਘਰ ਨਹੀਂ ਸੱਦੀ।

ਮੇਰੇ ਸੱਸ ਆਖਦੀ ਸੀ ਜੀ ਮੋੜਵੀਂ ਮਕਾਨ ਮੈਂ ਮੇਰਾ ਪੁੱਤ ਬਹਾਰ ਗਿਆ ਵਾ ਨਾਲ ਦੂਜੇ ਮੁੰਡੇ ਵੀ ਗਏ ਆ ਮੈਂ ਤੇ ਸੁਖੀ ਸਾਂਦੀ ਕਹਿੰਦੀ ਮਕਾਨਾਂ ਸੱਦ ਤੇ ਰੋਣਾ ਪਿਟਣਾ ਪਵਾ ਵਾ ਕੇ ਮੈਂ ਹੁਣ ਬੈਠੀ ਰਵਾਂ ਤੇ ਫਿਰ ਮੇਰੀ ਮੰਮੀ ਨੀ ਨਾ ਮਕਾਨ .

ਆਹੋ ਭਾਵੇਂ ਓਥੇ ਨਿਬੇੜ ਆਈ ਤੇ ਤੂੰ ਭਾਵੇ ਹਾਡੇ ਕੋਲੋਂ ਦੱਸ ਰੁਪਏ ਵੀਹ ਲੈ ਲੈਂਦੀ ਸਗਨ ਬੀ ਮੈਨੂੰ ਦੇ ਤੇ ਭਾਵੇਂ ਬਚੋਂ ਕੋ ਲੈ ਲੈਂਦੀ ਨਹੀਂ ਸੀ ਹਾਡੇ ਘਰੋਂ ਲੈਣਾ ਤੇ ਇਹਨਾਂ ਕਿਸੇ ਕੋਲੋਂ ਲੈ ਲੈਂਦੀ ਦਰਾਣੀ ਜਠਾਣੀ ਕੋ ਹੀ।

ਤੇ ਉਹ ਹੁਣ ਮੰਮੀ ਮੇਰੀ ਨੇ ਤੇ ਲਿਆਂਦੀ ਨਹੀਂ ਮੋੜਵੀਂ ਮਕਾਨ ਕਹਿੰਦੀ ਨਹੀਂ ਅਸੀਂ ਨਹੀਂ ਕਹਿੰਦੀ ਉਹ ਨਬੇੜ ਦੇਂਦੇ ਤੇ ਉਹ ਵੀ ਵੀਚਾਰਿ ਕਹਿੰਦੀ ਚਲ ਇਥੇ ਨਿਬੇੜ ਦੋ ਤੇ ਵਧੀਆ ਹੋ ਗਿਆ ਵਾ ਕਹਿੰਦੀ ਇਥੇ ਤੇ ਮੈਂ ਰੋਣਾ ਪਿਟਣਾ ਪਵਾ ਕੇ ਤੇ ਬੈ ਰਵਾਂ ਸੁਖੀ ਸਸਾਂਦੀ ਕਹਿੰਦੀ ਆਪਣੇ ਘਰ। ਹਮ ਚਲ ਵਧੀਆ ਹੋ ਗਿਆ ਕੇ ਓਥੇ ਹੀ ਮੁੱਕ ਗਿਆ ਸਗੋਂ ਪਤਾ ਕਿੰਨਾ ਖਰਚਾ ਹੋਣਾ ਸੀ ਨਾਲੇ। ਹਾਂ ਵੀਹ ਪੰਜੀ ਹਜ਼ਾਰ ਸੀ ਅਸੀਂ ਪੰਜ ਪੰਜ ਛੇ ਛੇ ਹਜ਼ਾਰ ਪੈਣਾ ਸੀ ਸਾਨੂੰ।

ਹੋਰ ਕਹਿਣ ਦੀਆਂ ਗੱਲਾਂ ਓਹਨਾ ਨੇ ਵੀ ਚਾਚੀ ਰੋਟੀ ਬਹੁਤ ਸੋਹਣੀ ਪਾਈ ਸੀ .

ਰੋਟੀ ਓਹਨਾ ਨੇ ਵਿਆਹ ਵਾਂਗੂ ਪਾਈ ਸੀ। ਅਹ ਹਾਂ ਓਹਨਾ ਦੀ last ਰੋਟੀ ਹੁੰਦੀ ਪੁੱਤ ਉਹ ਵਧੀਆ ਹੀ ਫਿਰ ਪਾਉਣੀ ਪੈਂਦੀ ਆ। ਕੜਾਹ, ਨਾਨ, ਦਾਲ, ਮਟਰ ਪਨੀਰ, ਸਲਾਦ। ਦਹੀ ਠੀਕ ਆ। ਬਹੁਤ ਵਧੀਆ ਰੋਟੀ ਪਾਣੀ ਵਚਾਰਿਆਂ ਨੇ ਕੀਤਾ ਸੀਗਾ ਤੇ ਫਿਰ ਕਹਿੰਦੇ ਸੀਗੇ ਨਹੀਂ ਮੋੜਵੀਂ ਮਕਾਨ ਤੇ ਇਰ ਅਸੀਂ ਓਥੇ ਹੀ ਨਬੇੜ ਆਏ ਸੀ ਫਿਰ ਅਸੀਂ ਐਨ ਤੇ ਰੱਜੀ ਸ਼ਹਿਰ ਗਈਆਂ।

ਫਿਰ ਅਸੀਂ ਓਥੋਂ ਪੰਜ ਕਿੱਲੋ ਬਰਫੀ ਲਈ, ਢਾਈ ਕਿੱਲੋ ਮੱਠੀਆਂ ਲਈ ਛੇ ਸੱਤ ਠੰਡੇ ਦੀਆਂ ਬੋਤਲਾਂ ਲਈਆਂ। ਅੱਛਾ ਅੱਛਾ ਠੀਕ ਆ ਤੇ ਫਿਰ।

ਨਹੀਂ ਘਰ ਨਹੀਂ ਲਿਆਇਦਾ ਹੁੰਦਾ ਜਿਹੜਾ ਸਮਾਨ ਹੋਏ ਨਾ ਘਰ ਨਹੀਂ ਲਿਆਇਦਾ ਹੁੰਦਾ। ਨਾ ਨਾ ਘਰ ਥੋੜਾ ਸੀ ਲਿਆਇਆ ਮੈਂ ਕਿਹਾ ਬੀ ਓਥੇ ਮਤਲਬ ਸਮਾਨ ਵੱਧ ਗਿਆ ਸੀਗਾ ਅਸੀਂ ਘਰ ਲਿਆ ਕੇ ਚੰਗੇ ਲੱਗਣੇ ਆ ਦਸ ਅਸੀਂ ਤਾਂ ਸ਼ਹਿਰ ਚਲਗੇ ਆ ਸਾਨੂੰ ਫਿਰ ਮਗਰ phone ਕਰਤਾ ਅਹੇ makeup ਦਾ ਸਮਾਨ ਲੈ ਲੋ।

ਅਸੀਂ ਸਮਾਨ ਲੈ ਲਿਆ ਮਹਿੰਗਾ ਉਹ ਮਗਰੋਂ ਕਹਿਣ ਬਈ ਮਾਸਾ ਕ ਸਗਨ ਕਰਕੇ ਸੁੱਟ ਦੇਣਾ ਵਾ ਮੈਂ ਕਿਹਾ ਲੈ ਲਾ ਸਾਡੇ ਪੈਸੇ ਵੀ ਏਨੇ। ਮੇਰੀ ਗੱਲ ਸੁਣ ਜੇ ਓਹਨੇ ਮਤਲਬ ਲਿਆ ਫਿਰ ਤੇ ਭਾਵੇਂ ਤੁਸੀਂ ਨਾ ਵੀ ਕਰਦੇ ਤੇ ਕੋਈ ਗੱਲ ਨਹੀਂ ਸੀ। ਨਹੀਂ ਮਰੀ ਜੀ ਪ੍ਰਧਾਨ ਬਣੀ ਪਹਿਲੇ ਸਾਨੂੰ phone ਕਰੀ ਜੇ ਸਮਾਨ ਲੈ ਆਓ ਅਸੀਂ ਜਦੋਂ ਸਮਾਨ ਲਿਆ ਕੇ ਲਾ ਆਂਦਾ ਤੇ ਲਾ ਕੇ ਤੇ ਮਗਰੋਂ ਕਹਿੰਦੀ ਸੁੱਟ ਦੇ ਮੈਂ ਕਿਹਾ ਬੀ ਐਵੇਂ ਸਾਡੇ ਪੈਸੇ ਪਟਵਾਏ ਤੂੰ। ਆਹ ਹਾਂ।

ਉਹਵੀ ਮੈਂ ਸੋਚਿਆ ਮੈਂ ਕਿਹਾ ਚਲ ਮਾੜਾ ਕਿਉਂ ਖੜਨਾ ਵਾ ਪਹਿਲੇ ਮੈਂ ਇਕ ਕੱਡਿਆ cotton ਦਾ ਸੂਟ ਮੇਰੀ ਮੰਮੀ ਨੇ ਦਿੱਤੇ ਦਾ ਸੀ ਘਰ ਪਾਉਣ ਵਾਸਤੇ cotton ਦਾ ਸੀ ਮਾੜਾ ਜੇਹਾ ਤੇ ਮੈਂ ਕਿਹਾ ਚਲ ਉਹ ਲੈ ਜਾਂਦੀ ਆ ਢਾਈ ਤਿੰਨ ਸੋ ਦਾ। ਫਿਰ ਮੇਰੇ ਦਿਲ ਚ ਆਇਆ ਬੀ ਲੋਕਾਂ ਨੇ ਵੇਖਣਾ ਓਥੇ ਤੇ ਫਿਰ ਮੈਂ ਮਹਿੰਗਾ ਲੈਗੀ ਤੇ ਉਹਵੀ ਆਖਣ ਤੂੰ ਵੀ ਮਾੜਾ ਲੈਣਾ ਸੀ ਵਧੀਆ ਨਹੀਂ ਸੀ ਲਿਆਉਣਾ। ਨਾਲੇ ਵਧੀਆ ਵਧੀਆ ਨਹੀਂ ਖੜੀਦਾ ਹੁੰਦਾ ਆਵੀਏ ਲੋਕੀ ਮਾਰਦੇ ਉਹ ਤੇ ਕਈ ਤੇ ਲੋਕੀ ਕਹਿੰਦੇ ਨੇ ਬੀ ਮੁੜਕੇ ਨੂੰਹਾਂ ਧੀਆਂ ਚ ਫਿਰਨਾ ਹੁੰਦਾ ਨਾ ਉਹ ਇਕ ਅੱਧੀ ਵਾਰਾਂ ਪਾ ਕੇ ਤੇ ਫਿਰ ਕੇ ਲੋਕੀ ਵਗਾ ਲਏ ਹੁੰਦੇ ਆ। ਹੋਰ ਤੇ ਮੈਂ ਫਿਰ ਨਾ ਪਹਿਲੇ ਮੈਂ ਮਾੜਾ ਕੱਡਿਆ cotton ਦਾ ਸੀਗਾ, ਓਥੇ ਨੀ ਮੈਨੂੰ ਕਿਸੇ ਨੇ ਬੀ ਨਹੀਂ ਅੜੀਏ ਇਥੇ ਏਨੀ ਦੁਨੀਆ ਕੱਠੀ ਹੋਈ ਆ ਫਿਰ ਮੈਂ ਵਧੀਆ ਲੈਗੀ ਸੀ ਕੇ। ਸਾਰਿਆਂ ਨੇ ਬੜਾ ਪਸੰਦ ਕੀਤਾ ਤੇ ਫਿਰ ਅਸੀਂ ਨਵਾਲ ਕੇ ਤੇ ਕੇਹੜਾ ਸਵਾ ਕੇ ਪਾ ਕੇ ਖੜ੍ਹਿਆ ਸੀ ਕਫ਼ਨ ਤੇ ਅਸੀਂ ਸਵਾ ਲਿਆ ਸੀ ਧਾਰੀਵਾਲੋਂ ਹੀ।

ਸੂਟ ਨਹੀਂ ਅਸੀਂ ਸਵਾਇਆ ਇਹਦਾ ਸੂਟ ਨਹੀਂ ਸੀ ਸਵਾਇਆ ਫਿਰ ਅਸੀਂ ਚੁੰਨੀ ਨਵਾਲ ਕੇ ਤੇ ਉਹ ਸਿਰ ਤੇ ਦਵਾਤੀ ਸੀ ਕਿ ਚਲ ਹੁਣ ਚੁੰਨੀ ਲੈਲਾ ਤੇ ਮਗਰੋਂ ਸਾਡੇ ਸਵਾ ਕੇ ਪਾਲੀ ਤੇ ਉਹ ਸਗੋਂ ਮੈਨੂੰ ਕਵੇ ਕਹਿੰਦਾ ਸੁਨੀਤਾ ਤੂੰ ਮਾੜਾ ਲੈ ਆਉਣਾ ਸੀ ਤੁਸੀਂ ਜਰਾ ਮਾੜਾ ਲੈ ਆਉਣਾ ਸੀ ਬਾਊ ਤੁਸੀਂ ਏਨਾ ਮਹਿੰਗਾ ਕਿਉਂ ਲਿਆ। ਆਹੋ ਓਹੋ ਹੀ ਤੇ ਮੈਂ ਤੈਨੂੰ ਦੱਸਿਆ ਵਾ ਨਾ ਉਹ ਮਹਿੰਗਾ ਮੁਹੰਗਾ ਨਹੀਂ ਉਹ ਤੇ ਮਾੜਾ ਮਾੜਾ ਜੇਹਾ ਖੜੀਦਾ ਇੱਕ ਦੇ ਤੋਰ ਤੇ ਬੀ ਚੱਲ time pass ਹੁੰਦਾ।

ਉਹ ਮੁੜਕੇ ਪਤਾ ਕੀ ਕਰਨਾ, ਜਿਵੇਂ ਓਹਨੇ ਇਥੇ ਆਉਣਾ ਸੀ ਨਾ ਫੇਰਾ ਪਾਉਣ ਆਉਣਾ ਸੀ ਹੈਨਾ? ਆਹੋ ਜਿਦਣ ਤੈਨੂੰ ਚਾਹੀਦਾ।

ਇਹ ਤੇ ਗੱਲ ਹੈਗੀ ਆ ਉਹ ਗਲਤੀ ਹੋਗੀ ਮੇਰੇ ਕੋਲ ਅੜੀਏ। ਨਹੀਂ ਹਾਡਾ ਹਾਡਾ ਚੀਮੇ ਵਾਲਾ ਭੰਨ੍ਹਵਈਆ ਨਹੀਂ ਮਰਿਆ ਹੈਗਾ ਤੇ ਆਪਾਂ ਵੀ ਮੇਰੇ ਵੀਰਾ ਹੋਣਾ ਆਂਦਾ ਹੀ ਨਾ ਤੇ ਉਹ . Stoll ਸੀ ਨਾਲ ਬੜਾ ਸੋਹਣਾ ਚੁੰਨੀ ਵਾਲਾ ਹੀ ਤੇ ਉਹ ਸਾਰੀਆਂ ਹੀ ਆਂਦੀਆਂ ਸੀ ਬੀ ਮਤਲਬ ਜੱਟੀਆਂ ਜੁੱਟੀਆਂ ਵਾਧੂ ਆ ਨਾ ਓਹਦੇ ਭੈਣ ਦੇ ਘਰ ਦੇ ਨਾਲ ਉਹ ਕਹਿੰਦਿਆਂ ਬੀ ਕੁੜੀਆਂ ਵਿਚ ਫਿਰਨਾ ਹੁੰਦਾ ਨੋਹਾਂ ਵਿਚ ਫਿਰਨਾ ਹੁੰਦਾ। ਤੇ ਤੂੰ ਬਸ ਹੁਣ ਪਿੰਡ ਚ ਫੇਰਾ ਮਾਰ ਕੇ ਨਾ ਤੇ ਇਹ ਮੁੜਕੇ ਲਾਹ ਕੇ ਨਾ ਤੇ ਵਧਾ ਦਈ ਪਿੰਡ ਗਈਆਂ ਆਪਾਂ। ਓਥੋਂ ਮੇਰੀ ਭਰਜਾਈ ਨੇ ਹੋਰ ਪਵਾ ਤਾ ਸੀ ਓਹਨੇ ਆਪਣਾ ਸੂਟ ਪਵਾ ਤਾ ਗਰਮ ਉਹ ਜਿਹੜਾ ਸੀ ਸਣੇ ਸਾਰਾ ਕੁਝ ਪੂਰਾ ਹੀ ਸੂਟ stall ਜਿਹੜਾ ਮੁੜਕੇ ਆਉਂਦੀ ਨਹਿਰੇ ਸੁੱਟ ਆਈ ਏਦਾਂ .

ਚਲ ਕੋਈ ਨੀ ਨਵੇਂ ਨਵੇਂ ਰਿਵਾਜ ਹੀ ਆ ਹੈਨਾ ਇਹ ਨਹੀਂ। ਏਦਾਂ ਹੀ ਕਹਿੰਦਿਆਂ ਹੀ ਭੈਣਾਂ ਕੀ ਚਲੋ ਰੱਬ ਸੁਖ ਸ਼ਾਂਤੀ ਰੱਖੇ ਭੈਣਾਂ ਕੇ ਨਹੀਂ ਏਦਾਂ ਕਿਸੇ ਨਾਲ ਵੀ ਨਾ ਹੋਏ ਬਾਬਾ। ਹੀ ਬਣਿਆ ਸੀ ਚਾਚੀ ਕੀਤੇ ਮੂਹ ਏਨਾ ਏਨਾ ਤੇ ਲੱਤਾਂ ਨਿੱਕੀਆਂ ਨਿੱਕੀਆਂ ਹੋਏਦੀਆਂ ਕੀਤੇ ਜੀਤਰਾਂ ਕੋਈ ਬਰੁ ਪਈ ਹੁੰਦੀ ਆ ਮੰਜੀ ਤੇ।

ਹਾਂ ਮੰਜੀ ਤੇ ਮਾਸਾ ਜਿਨ੍ਹਾਂ ਥਾਂ ਆ ਤੇ ਲਾਗੇ ਹਾਡੇ ਮੰਜੀ ਏਦਾਂ ਹੀ ਢਠੀ ਦੀ ਸੀ ਤੇ ਅਸੀਂ ਬੈ ਤੇ ਲਗਪੀਆਂ ਰਰੋਣ ਪਿੱਟਣ ਗੱਲਾਂ ਗੁੱਲੇ ਸਭ ਕਪੜਾ ਲੀੜਾ ਮੇਰੇ ਹੱਥ . ਤੂੰ ਨਹੀਂ ਕੀਤਾ। ਨਾ ਨਾ ਮੈਂ ਨਹੀਂ ਰੋਈ ਰਾਈ ਜਾਣ . ਨਹੀਂ ਤੂੰ ਤੇ ਅੱਗੇ ਬੜੀ ਚਾਲੂ ਆ। ਮੈਂ ਤੇ ਅੱਗੇ ਬੜੀ ਚਾਲੂ ਆ ਤੇ ਹੋਰ ਮੈਂ ਇਹੋ ਗੱਲ ਗੱਲ ਤੇ ਢੋਲ ਵਜਾਉਣੇ . ਹੈਨਾ।

ਤੇ ਫਿਰ ਤੂੰ ਗਈ ਨਹੀਂ ਤੂੰ ਨਹੀਂ ਵੇਖਿਆ ਫਿਰ ਓਹਨੂੰ . ਨਹੀਂ ਮਗਰ ਸਾਰੀ ਸਾਰੀ ਮਤਲਬ ਜਿੰਨੀਆਂ ਕੁੜੀਆਂ ਬੁੜੀਆਂ ਸੀ ਸਾਰੀਆਂ ਹੀ . ਮੈਂ ਕਿਹਾ ਓਹਦੀ ਸ਼ਕਲ ਨਹੀਂ ਸੀ ਵੇਖੀ ਤੁਹਾਂ?

ਮੈਂ ਤਾਂ ਦੁਖੀ ਹੋ ਗਈ ਆ ਵਿਚਾਰੀ ਦਾ ਕੀ ਹੈਨਾ ਕੁੜੀ ਆ ਏਧਰੋਂ ਤੇ ਏਧਰੋਂ ਬੜਾ ਹੁੰਦਾ ਹੈਨਾ। ਆਹੋ ਰੋਂਦੀ ਬੜਾ ਫਿਰ ਵੀ ਤੈਨੂੰ ਪਤਾ ਘੁੰਗਰੀ ਦੀ ਘਰਵਾਲੀ ਵੀ ਚਲਗੀ ਆ ਉਹ ਵੀ ਬੜਾ ਰੋਂਦਾ ਸੀ ਘੁੰਗਰੀ ਵੀ ਰੇਖਾ ਬੜਾ ਰੋਂਦੀ ਸੀ।

ਬਾਂਹ ਤੇ ਤੇਰੇ ਸਾਹਮਣੇ ਇਹਦੀ ਪ੍ਰਾਹੁਣੀ ਦੀ ਵੀ ਵੱਡੀ ਗਈ ਸੀ। ਹਾਏ ਹਾਏ ਕਿਡੀ ਜਾਣ ਔਖੀ ਹੋਗੀ ਦਸ। ਆਹੋ ਤੇ ਨਾ ਕੋਈ ਧੀ ਨਾ ਕੋਈ ਪੁੱਤ ਕੁੜੀ ਵਲੋਂ ਵੀ ਵਿਚਾਰੀ ਔਖੀ ਤੇ ਪ੍ਰਾਹੁਣਿਆਂ ਦੀ ਬਾਂਹ ਵੀ ਵੱਡੀ ਗਈ ਧੀ ਪੁੱਤ ਵੀ . ਸਾਡੀ ਛੱਡ ਪਰੇ ਇਹਨੂੰ ਛੱਡ ਦੇ ਸਗੋਂ ਜਿਹੜੇ ਐਵੇਂ ਹੀ। ਹਾਂ ਹਾਂ।

ਹਮ ਬੜੀ ਵਿਚਾਰੀ ਪ੍ਰੇਸ਼ਾਨ ਆ ਕੇ ਵੇਖਲੋ।

ਹਾਂ ਹੁਣ ਆਉਣਾ ਵਾ ਵੀਚਾਰਿ ਨੇ ਚਲ ਆਏਗੀ ਤੇ ਮੈਂ ਕਿਹਾ ਚਲ ਹੁਣ ਫਿਰ ਕੋਈ ਕਪੜਾ ਦੇਦਾਂ ਕੋਈ ਚੋਲ ਚਾਲ ਪਾ ਕੇ ਦਵਾਂਗੇ। ਘਰੇ ਨਾ ਕੁੱਛ ਵੀ ਦਿਓ ਹਜੇ ਓਦਾਂ ਹੀ ਉਹ ਓਨੇ ਓਦਾਂ ਹੀ ਆਉਣਾ ਮਕਾਨ ਦੀ ਤੋਰ ਤੇ ਹੀ ਆਉਣਾ ਵਾ।